ਕਿੰਨੇ ਚੰਗੇ ਨਸੀਬ ਨੇ ਤੇਰੇ, ਬੰਤਿਆ, ਕਿ ਆਦਮੀ ਦੀ ਜੂਨ ਭੋਗ ਰਿਹੈਂ। ਕਰ ਲੈ ਐਸ਼, ਫੇਰ ਪਤਾ ਨਹੀਂ ਅਗਲੇ ਜਨਮ ਵਿੱਚ ਤੈਨੂੰ ਕਿਹੜੀ ਜੂਨ ਭੋਗਣੀ ਪਵੇ। ਜੇਕਰ ਰੱਬ ਨੇ ਪੁੱਛਿਆ ਕਿ ਕਿਹੜੀ ਜੂਨ ਵਿੱਚ ਜਾਣਾ ਐ? ਚੱਲ ਛੱਡ, ਉਹਨੇ ਕਿਹੜਾ ਸਾਨੂੰ ਪੁੱਛਣੈ।

ਲਿਆ ਫੜਾ ਦੇ, ਸਿਗਰਟਾਂ ਦੀ ਇੱਕ ਡੱਬੀ, ਨਾਲ਼ ਅਖ਼ਬਾਰ ਵੀ ਉਰਾਂ ਕਰ ਦੇ, ਵੇਖੀਏ ਤਾਂ ਸਹੀ ਕੀ ਹੋ ਰਿਹੈ ਦੁਨੀਆ ਚ। ਜ਼ਰਾ ਸਾਨੂੰ ਵੀ ਸੁਣਾ ਦਿਓ, ਇੱਕ-ਦੋ ਅੱਧੀ ਚੋਂਦੀ ਖ਼ਬਰ, ਲੈ ਸੁਣ ਫੇਰ, ਲਿਖਿਆ ਐ, ਅਸੀਂ ਆਪਣੇ ਪਾਠਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹਾਂ। ਅੱਛਾ, ਅਖ਼ਬਾਰ ਵਿੱਚ ਆਈ ਇਹ ਖ਼ਬਰ? ਨਹੀਂ ਕਮਲਿਆ, ਇਹ ਖ਼ਬਰ ਨਹੀਂ, ਚੱਲ ਖ਼ਬਰ ਈ ਸਮਝ ਲੈ ਤੂੰ। ਅੱਗੇ ਸੁਣ! ਮੁੰਬਈ, ਇੱਕ ਸੌ ਤਰੇਂਹਠ ਭਾਰਤੀ ਜਿਹੜੇ ਚੋਰੀ-ਛੁਪੇ ਆਪਣਾ ਦੇਸ ਛੱਡ ਕੇ ਵਿਲਾਇਤ ਜਾ ਰਹੇ ਸਨ, ਡੁਬਈ ਦੇ ਕੋਲ ਕਿਸ਼ਤੀ ਡੁੱਬ ਜਾਣ ਦੇ ਕਾਰਨ ਡੁੱਬ ਗਏ, ਕਿਸ਼ਤੀ ਡੁੱਬ ਜਾਣ ਨਾਲ

ਨਵੀਂ ਦਿੱਲੀ, ਇੰਦਰਾ ਗਾਂਧੀ ਨੇ ਕੱਲ੍ਹ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਹੋਇਆਂ ਕਿਹਾ ਕਿ ਜਿੰਨਾ ਚਿਰ ਹਾਲਾਤ ਸੁਧਰ ਨਹੀਂ ਜਾਂਦੇ, ਪਾਕਿਸਤਾਨ ਨਾਲ ਅਸੀਂ ਕੋਈ ਸੰਬੰਧ ਕਾਇਮ ਨਹੀਂ ਕਰ ਸਕਦੇ। ਠੀਕ ਏ ਫੇਰ, ਪਹਿਲਾਂ ਹਾਲਤ ਸੁਧਾਰਨੀ ਚਾਹੀਏ, ਇਸ ਤੋਂ ਪਿੱਛੋਂ, ਲੈ ਇਹ ਖ਼ਬਰ ਸੁਣ, ਚੰਡੀਗੜ੍ਹ, ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਮਈ ਤੋਂ ਹੋਰ ਭੱਤਾ ਦੇਣ ਦੀ ਘੋਸ਼ਣਾ ਕਰ ਦਿੱਤੀ। ਇਹ ਹੋਈ ਨਾ ਗੱਲ, ਸਰਕਾਰ ਨਹੀਂ ਖ਼ਿਆਲ ਰੱਖੇਗੀ, ਆਪਣੇ ਬੰਦਿਆਂ ਦਾ, ਤਾਂ ਕੌਣ ਰੱਖੇਗਾ? ਕਿਸੇ ਕੋਲ ਐਨੇ ਪੈਸੇ ਹੋਣਗੇ ਤਾਂ ਉਹ ਖ਼ਰਚੇਗਾ ਵੀ। ਇੱਕ ਹੋਰ ਖ਼ਬਰ ਐ, ਅੰਮ੍ਰਿਤਸਰ, ਠੰਢ ਨਾਲ ਚਾਰ ਬੰਦੇ ਹੋਰ ਮਰ ਗਏ, ਮਰਨੇ ਈ ਐ, ਬਾਹਰ ਠੰਢ ਚ ਪਏ ਰਹਿੰਦੇ ਐ, ਕੋਈ ਪੁਲ ਦੇ ਇੱਕ ਪਾਸੇ ਪਿਆ ਹੁੰਦਾ ਤੇ ਕੋਈ ਹੱਟੀ ਦੇ ਥੜ੍ਹੇ ਉੱਤੇ। ਮਰਨ ਵਾਲੀਆਂ ਗੱਲਾਂ ਤਾਂ ਉਹ ਆਪ ਕਰਦੇ ਐ, ਸਗੋਂ ਕੋਈ ਚੰਗੀ ਜਿਹੀ ਖ਼ਬਰ ਸੁਣਾ, ਇਹ ਕੀ, ਚੰਗੀ ਖ਼ਬਰ ਵੀ ਸ਼ਾਇਦ ਲੱਭ ਈ ਪਵੇ, ਪਹਿਲਾਂ ਇਹ ਸੁਣ, ਪੇਸ਼ ਹੈ ਕਹਾਨੀ ਸਸਿ ਪੁੰਨੁ ਕਹਾਨੀ ਕਰ ਸਰਦਾ ਗੋਰਖ ਸਿੰਘ ਕ਼ਾਂਦੋਰ ਸ਼ੇਹਰ ਦੇ ਰਾਜੇ ਦਾ ਧੋਭੀ ਪਹਰ ਰਾਤ ਰਿਹੰਦੀ ਤੋਂ ਦਰਯਾ ਕਾਂਡੀ ਕਪਰੇ ਧੋ ਰਯ ਸੀ ਦਿਨ ਚਢ਼ੀ ਓੜੀ ਧੋਬਨ ਆਈ ਤੇ ਹਨ ਊ ਦੋਵੇਂ ਕਪਰੇ ਸੁਕਨ੍ਯ ਪਾ ਰਹੀ ਸਨ ਬਾਲ ਬਚਾ ਵੀ ਜੇ ਕਿਸੇ ਬਚੀ ਦੇ ਕਪਰੇ ਧੋਨੀ ਮਿਲ ਜਾਂਦੇ ਰਾਨੀ ਵੀ ਧੋਬੀ ਘਟ ਦੀ ਭੋਬਨ ਵੀ ਦੋਵੇਂ ਫ਼ਰਮਾਨ ਲਾ ਰਖ੍ਯਾ ਏਹੀ ਨਸੀਬ ਆਯ ਸਾਡੀ ਇਹੀ ਸਾਡੇ ਰਾਜੇ ਦੀ ਧੋਭੀ ਨੇ ਵੀ ਹੂਕ ਭਾਰਯ ਸੁਨ੍ਯ ਸੀ ਰਾਨੀ ਨੂ ਵੀ ਕੁਜ ਹੋਣ ਵਾਲਾ ਸੀ ਤੇ ਧੋਬਨ ਦਾ ਧਯਾਨ ਦਰਯਾ ਵਿਚ ਰੂਰੀ ਆਉਂਦੀ ਸੰਦੂਕ ਵਰਗੀ ਚੀਜ਼ ਵਾਲ ਪੀ ਗਯਾ ਦੇਖ ਦੇਖ ਕਿਵੇਨ੍ਭਾਲੀ ਚੀਜ਼ ਕਿਸੇ ਦੀ ਆਉਂਦੀ ਆਯ ਧੋਭੀ ਨੇ ਵੀ ਪੰਜੀ ਕ਼ਾਡਮ ਦਰਯਾ ਵਿਚ ਘਰਮ ਚਾਲ ਮਾਰ ਦਿਤੀ ਤੇ ਫੇਰ ਕੀ ਊ ਸੰਦੂਕ ਜੇਹਾ ਕੰਡੇ ਤੇ ਲੇ ਆਯਾ ਬੋਹਤ ਸੁਥਰਾ ਬਨਯ ਹੋਯਾ ਆਧਾ ਧਾਕ੍ਯ ਵਿਚ ਹਵਾ ਲਾਗੀ ਤਾਂ ਜਦੋਂ ਧੋਬੀ ਨੇ ਧਾਕਾਂ ਖੋਲ੍ਯਾ ਤੇ ਸੁਨਹਰੀ ਭਾ ਨੇ ਆਖਾਂ ਚੁੰਧ੍ਯ ਦਿਤਿਯਾਂ ਸੋਨੇ ਡਿਯਨ ਮੋਹਰਾਂ ਨਾਲ ਆਧਾ ਸੰਦੂਕ਼ ਭਾਰਯ ਹੋਯਾ ਤੇ ਦੋਜਯ ਅਧ ਵਿਚ ਏਇਕ ਨਵ ਜਾਮ੍ਯਾ ਬਚਾ ਜਿਡੇ ਗਲ ਸੋਨੇ ਦਾ ਤਵੀਤ ਸੋਨੇ ਦੀ ਪਤਲੀ ਜੈ ਜੰਜੀਰ ਵਿਚ ਪਾਯਾ ਸੀ ਧੋਬਨ ਨੇ ਸ਼ੁਕਰ ਵਿਚ ਹੇਠ ਜੋਰੇ ਤੇ ਬਚੀ ਨੂ ਗੋਦੀ ਚੂਕ ਲਾਯਾ ਆਯ ਸ਼ੇਹ੍ਜ਼ਾਦੀ ਆ ਆਯ ਜਮ ਕਿਸੇ ਬਾਰੇ ਬਖ੍ਤਾਵਰ ਦੀ ਆਯ ਤਾਕ਼ਦੀਰ ਜਮਦੀ ਦੀ ਰੁਢ਼ ਪੈ ਪਰ ਹੈ ਕਿਸੇ ਸੁਨਹਰੀ ਤਾਕ਼ਦੀਰ ਵਾਲੀ ਮੂ ਚੂਮ ਕੇ ਧੋਬਨ ਨੇ ਕੁੜੀ ਧੋਬੀ ਦੀਆਂ ਅਡਿਆਂ ਬਾਹਾਂ ਵਿਚ ਦੇ ਦਿਤੀ ਸਬ ਕੁਛ ਹੈ ਸੀ ਇਕੋ ਸਿਖ ਤੇਰੀ ਬਾਕ਼ੀ ਸੀ ਊ ਆਜ ਏਇਕ ਖਿਜ਼ਰ ਨੇ ਊ ਵੀ ਪੂਰੀ ਕਰ ਦਿਤੀ ਤੂ ਵੇਖੀ ਕੀ ਬਣਦਾ ਆਯ ਮੂੰਹ ਨਵੇਂ ਇਰਾਦਿਆਂ ਨਾਲ ਚਮਕ ਪਿਆ। ਧੋਬੀ ਨੇ ਚੰਗਾ ਹੋਂਦਾ ਕੀ ਰਾਜ ਘਰੋਂ ਬੜੇ ਇਨਾਮ ਪਾਂਦਾ ਰਹਿੰਦਾ ਤੇ ਬਰਾਦਰੀ ਵਿਚ ਚੰਗਾ ਮਨਿਯਾ ਸੀ ਮਾਸ੍ਸਾਂ ਦਸ੍ਯ ਕੇ ਓਦੇ ਘਰ ਟੀ ਜਮੀ ਕੀ ਓਹਦੀ ਧੋਬਨ ਦਾ ਚਾ ਨੇਉਂਦਾ ਨਹੀ ਸੀ ਰੀਜਨ ਨਾਲ ਊ ਕੁਰੀ ਪਾਲਣਾ ਚੌੰਡੀ ਸਨ ਚੌਖੀ ਸਾਰੀ ਜ਼ਮੀਨ ਰਾਜੇ ਨੇ ਦੇ ਦਿਤੀ ਓਦੇ ਗਹਰ ਦੀ ਸਾਰੀ ਤੇ ਬਾਘ ਲਗਨ ਦਾ ਕਾਮ ਸ਼ੁਰੂ ਹੋਗਯਾ ਸਾਂਝ ਵੀਲਾਯ ਜਦੋਂ ਚਾਨ ਚਾਰ੍ਹ੍ਯਾ ਮੀਠਾ ਸੋਹਨਾ ਤੇ ਪ੍ਯਾਰ ਬਾਦਲਾਂ ਡਿਯਨ ਧੇਰਿਯਾਂ ਵਿਚੋਂ ਧੋਬਨ ਨੂ ਊ ਆਪਣੀ ਨਵ ਲਭੀ ਬਚੀ ਵਾਂਗ ਕਰਦਾ ਜਪ੍ਯ ਚਾਨ ਵਾਂਗੂ ਚੱਲਾਂ ਊਟੀ ਤਰਦੀ ਆਯ ਲਾਬੀ ਸੀ ਚਲੋ ਏਡਾ ਨਾਮ ਅਸੀਂ ਚਾਨ ਵਰਗੀ ਰਖ ਦਿਯੇ ਸੱਸੀ ਧੋਭੀ ਨੇ ਸਲਾਹ ਦਿਤੀ ਸੱਸੀ ਧੋਬਨ ਨੇ ਫੇਰ ਬਲ੍ਰੀ ਦਾ ਮੁਹ ਚੂਮ ਕੇ ਅਖ੍ਯਾ ਮੇਰੇ ਅਰਮਾਨ ਦੀ ਚਾਰ੍ਹ੍ਯਾ ਚਾਨ ਘਰ ਬਣ ਗਯਾ ਬਾਘ ਲਾਗ ਗਯਾ ਰਾਜੇ ਨੇ ਧੋਬੀ ਦੀ ਜ਼ਿੰਦਗੀ ਬਣਾ ਦਿਤੀ ਤੇ ਧੋਬਿਯਾਂ ਦੀ ਬਸਤੀ ਵਿਚ ਸੱਸੀ ਰਾਨਿਯਾਂ ਵਾਂਗ ਵੱਡੀ ਹੁੰਦੀ ਗਈ ਪਰ ਕਿਸੇ ਰਾਨੀ ਨੂ ਊ ਖੁਲਾ ਸੂਰਜ ਊ ਖੁਲੀ ਹਵਾ ਓ ਖੁਲਾ ਦਰਿਆ ਕਿਨਾਰਾ ਤੇ ਊ ਖੁਲਾ ਆਕਾਸ਼ ਨਹੀ ਮਿਲੇ ਹੋਣੇ ਜਿੰਨਾਂ ਦੀ ਅਮੁਕ ਅਮੀਰੀ ਨੇ ਸੱਸੀ ਦੇ ਨਕਸ਼ਾਂ ਉਤੇ ਨਹੀ ਅੰਗ ਅੰਗ ਊਟੀ ਓਦੇ ਮੁਹ ਊਟੀ ਉਗਦੀ ਸੂਰਜ ਵਰਗੀ ਪਾ ਕਮਰ ਵਿਚ ਲੇਹ੍ਰਾਂ ਵਰਗੀ ਲਚਕ ਆਖਾਂ ਵਿਚ ਆਕਾਸ਼ ਦੀ ਚਾਲਕ ਚਲ ਵਿਚ ਮੋਰ ਦੀ ਰਾਮਕ ਬੋਲ ਵਿਚ ਤਾਰੀਆਂ ਦਾ ਤਾਰ ਜਿਦ੍ਰੋੰ ਸੱਸੀ ਲਾੰਗ ਜਾਂਦੀ ਸਮਾਨ੍ਯ ਲੰਗੜੀ ਤਾਰੇ ਵਾਂਗ ਆਪਣਾ ਲਿਸ਼ਕਾ ਜਾਂਦੀ ਕਿੰਨਾ ਕਿੰਨਾ ਚਿਰ ਲੋਗ ਤੱਕਦੇ ਪੁੱਛਦੇ ਦਸਦੇ ਰਹਿੰਦੇ ਮੇਨੂ ਧੋਬੀ ਦੀ ਧੀ

ਸੱਸੀ ਨੇ ਏਇਕ ਮਟਕ ਹੁਲਾਰਾ ਗਰਮਾ ਦਿਤਾ ਤੇ ਸਹੇਲਿਯਾਂ ਨੂ ਸੱਸੀ ਨੇ ਅਪਨੇ ਵਾਰੀ ਬਣਾ ਦਿਤਾ ਸਾਰਾ ਦਿਨ ਊ ਅਪਨੇ ਮਾਂ ਪਿਯਾਂ ਨਾਲ ਅਧੇ ਨਾਲੋ ਬੋਹ੍ਤਾ ਕਾਮ ਕਰ੍ਦਿਯਾਂ ਤਾਂ ਵਹੀ ਸ਼ਾਮ ਨੂ ਸੱਸੀ ਨਾਲ ਨਾਚਾਂ ਦੀ ਖੁਲ ਓਹਨਾਂ ਨੂ ਮਿਲ ਜੇ ਧੋਬੀ ਦੇ ਓਖਾਂ ਦਿਨਾਂ ਦੇ ਵਿਚ ਵੀ ਸੱਸੀ ਨੇ ਈਯ ਸ਼ੋਕ ਸ਼ੰਕਾ ਦਿਤੀ ਸੱਸੀ ਡਿਯਨ ਨਜ਼ਰਾਂ ਵਿਚ ਆਉਣ ਖਾਤਿਰ ਊ ਕਈ ਨਿਕੀ ਮੋਟੇ ਕਾਮ ਕਰਦੇ ਜੇਰੇ ਸੱਸੀ ਕਪਰੇ ਇਸਤਰੀ ਕਰਦੀ ਊ ਇਸਤਰੀ ਠੰਡੀ ਨਾ ਹੋਣ ਦੇਂਦੀ ਊ ਤੇ ਓਦੇ ਬਾਘ ਦੀ ਰਾਖੀ ਕਰਦੇ ਓਹਦੇ ਕਾਮ ਆਉਂਦਾ ਉਦੀਕ੍ਡੀ ਰੇਹ੍ਨ੍ਡੇ ਹਰ ਏਇਕ ਮੁੰਡੇ ਡਰੇ ਨੂ ਨਾ ਆਪਣੀ ਅਕ਼ਾਲ ਤੇ ਨਾ ਆਪਣੀ ਸ਼ਕਲ ਊਟੀ ਐਤਬਾਰ ਸੀ

ਤੇ ਕੋਈ ਐਡਰ ਤੇ ਕੋਈ ਉਦਰ ਸੱਸੀ ਨੇ ਆ ਕੇ ਖਲਾਸੀ ਕਰਾਈ ਪਰ ਦਾਰਾ ਬਾਨ ਨਾਲ ਪੋੰਜ੍ਦਾ ਇਹੀ ਆਖੀ ਗਯਾ ਏਹੋ ਜੇਹਾ ਬਦਲਾ ਲਾਂ ਗਾ ਸੱਸੀਏ ਯਾਦ ਰਖੇੰ ਗੀ ਬੁਲਬੁਲ ਵਾਂਗ ਪਿੰਜਰੇ ਨਾ ਪਵਾ ਤਾ ਤੇ ਆਖੀ। ਰਾਜੇ ਦੇ ਘਰ ਕਈ ਵਰੀਆਂ ਤੋਂ ਓਲਾਦ ਵਾਰੀ ਨਹੀ ਸੀ ਹੋਈ ਦੂਜੇ ਵਿਆਹ ਦੀਆ ਸਲਾਹਾਂ ਦਿਤਿਯਾਂ ਜਾ ਰਹਿਯਾਂ ਸਨ ਤੇ ਊ ਕਿਤਿਯਾਂ ਜਾ ਰਹਿਯਾਂ ਸਨ ਡਰੇ ਨੇ ਦੇ ਦਾਵੇ ਨਾਲ ਰਾਜ ਦਰਬਾਰੀ ਆ ਦਸ੍ਯਾ ਕ ਮੈਂ ਧੋਬੀ ਦੀ ਧੀ ਜੇਰੀ ਹੁਸਨ ਦੀ ਸ਼ੇਹ੍ਜ਼ਾਦੀ ਨੇ ਜਮ ਵੀ ਕਿਸੇ ਰਾਨੀ ਦੀ ਆਯ ਵੀ ਧੋਭੀ ਕਿਸੇ ਤਰਹ ਕੋਈ ਸ਼ਾਹੀ ਬਚਾ ਚੂਕ ਲਯਾਯਾ ਹੈ ਤੇ ਮਾਂ ਸੱਸੀ ਦੇ ਹੁਸਨ ਡਿਯਨ ਤਾਂ ਸਾਰੇ ਸ਼ੇਹਰ ਵਿਚ ਸਮ ਹੀ। ਰਾਜੇ ਨੇ ਹੁਕਮ੍ਡੇ ਦਿਤਾ ਕੇ ਮੇਹਬੂਬ ਧੋਭੀ ਆਪਣੀ ਧੀ ਨੂ ਰਾਜ ਦਰਬਾਰੀ ਲੇ ਅਵੇ ਧੋਭੀ ਦੇ ਅੰਦਰ ਏਇਕ ਖੂਫ ਬੇਹ ਗਯਾ ਮੇਰੀ ਕੋਲ ਸੱਸੀ ਰਾਜੇ ਨੇ ਚਾਦਨੀ ਨਹੀ ਸੱਸੀ ਤਾਂ ਅਪਨੇ ਪਾਯੋ ਨੂ ਬਾਰੇ ਹੋਸਲੇ ਦੇਂਦੀ ਪਰ ਓਦਾ ਜੀ ਕੁਸਦਾ ਈ ਜਾਂਦਾ ਸੱਸੀ ਨੂ ਤੇ ਰਾਜ੍ਯਾਂ ਦਾ ਪੁਤ ਕਰਦਾ ਸੀ ਊ ਸਮਝਦੀ ਸੀ ਜਿੰਦੀ ਆਪਣੀ ਰਾਜਾ ਆਪਣੀ ਮੇਹਨਤ ਤੇ ਅਪਨੇ ਦੀ ਹੈ ਓਹਨੇ ਅਜਯ ਕੁਜ ਦੇਖ੍ਯਾ ਨਹੀ ਸੀ ਤੇ ਹੁਸਨ ਦੀ ਸੋਰਤ ਜਦੋਂ ਰਾਜੇ ਸਾਮਣੇ ਹੋਈ ਓਡੀ ਹਨੇਰੀ ਦਿਨ ਤੇ ਦੀਵਾਨ ਖਾਨੇ ਵਿਚ ਆਯ ਕਿਰਣ ਕਿਦ੍ਰੋੰ ਆ ਚਮਕੀ ਇਹੀ ਟੀ ਆਯ ਏਡੀ ਸੋਹਨੀ ਰਾਜੇ ਨੇ ਚੌੰਕ ਕੇ ਪੋਚ੍ਯਾ ਮੇਬੂਬ ਧੋਭੀ ਤੇ ਓੜੀ ਧੋਬਨ ਦੀ ਸੱਸੀ ਬਾਰੇ ਮਾਨ ਨਾ ਮਿਲੀ ਧੋਬਨ ਨਾਈ ਤੂ ਦਸਦੀ ਦਸਦੀ ਤੂ ਸੇਹੇਜ਼ਾਦੀ ਸ਼ੇਹ੍ਜ਼ਾਦੀ ਤੇ ਮੈਂ ਵੇਖੀ ਨਹੀ ਏਇਕ ਬਾਰੇ ਚੰਗੇ ਧੋਭੀ ਧੋਬਨ ਦੀ ਮੈਂ ਟੀ ਵਾਂ ਚਲੋ ਧੋਬਨ ਈ ਸੀ ਪਰ ਮੈਂ ਤੇਨੁ ਰਾਨੀ ਬਨਾਨਾ ਚੌਂਦਾ ਹਾਂ ਧੋਬਨ ਨੂ ਤੁਸੀਂ ਰਾਨੀ ਕੀ ਬਨਾਓ ਗੇ ਵਿਯਾਹ ਤਾਂ ਕੀ

ਕੇ ਸੱਸੀ ਦੇ ਗਲ ਪੇ ਤਵੀਤ ਊਟੀ ਓੜੀ ਨਜ਼ਰ ਜਾ ਪੈ ਊ ਸੰਭਾਲ ਗਯਾ ਆ ਤਵੀਤ ਤੇਰੀ ਗਲ ਕੀਨੀ ਪਾਯਾ ਸੀ ਮੇਰੀ ਮਾਨ ਆਨੀ ਲਾਯਾ ਮੈਂ ਏਨੁ ਵੇਖ ਲਾਵਾਂ ਨਹੀ ਰਹਨ ਦੇ ਮਾਨ ਕੇਹ੍ਨ੍ਦੀ ਆਯ ਮੇਰੀ ਆਯ ਰਖ ਆਯ ਗਾਲੋੰ ਮੈਂ ਏਨੁ ਲਾ ਨਹੀ ਸਕਦੀ ਰਾਜੇ ਨੇ ਆਪਣੀ ਰਾਨੀ ਨੂ ਬੁਲਵਾ ਕੇ ਕੇਹਾ ਦੇਖੀ ਹਾਂ ਈਯ ਤਵੀਤ ਸੱਸੀ ਦੇ ਗਲ ਕਹੋ ਜੇਯ ਆਯ ਰਾਨੀ ਨੇ ਪਾਸੇ ਸੱਸੀ ਨੂ ਫਾਰ ਕੇ ਤਵੀਤ ਪਰਤ ਕੇ ਦੇਖ੍ਯਾ ਤੇ ਸੱਸੀ ਨੇ ਰੂਪ ਤੋਂ ਓਡੀ ਮੁਹ ਵਾਲ ਤਾਕ੍ਯ ਹੇ ਮੈਂ ਮਾਰ ਜਾਂ ਆਯ ਤਵੀਤ ਤਾਂ ਮੈਂ ਆਪਣੀ ਅਪਾਗੀ ਬਚੀ ਦੇ ਗਲ ਪਾਯਾ ਸੀ ਰਾਜੇ ਤੇ ਰਾਨੀ ਦੋਹਾਂ ਨੇ ਉਂਗਲਾਂ ਮੁਹਾਂ ਵਿਚ ਪਾ ਲੈਯਾਂ ਮੇਹਬੂਬ ਧੋਬੀ ਨੂ ਅੰਦਰ ਬੁਲਾਯ ਸਚ ਮੁਚ ਆਖਾਂ ਲੈ ਰਾਜੇ ਨੇ ਸਖਤ ਹੁਕਮ ਦਿਤੇ ਹੋਰ ਗਲ ਕੋਈ ਨਾ ਸਾਰੀ ਕਹਾਨੀ ਸੰਦੂਕ਼ ਦੀ ਜਿਵੇਂ ਦੀ ਸੀ ਆਪ ਸੁਨਾਈ। ਰਾਨੀ ਨੇ ਸੱਸੀ ਨਾਲ ਚੈਮ੍ਬਰ ਕੇ ਚੀਖਾਂ ਮਾਰਿਆ, ਮੇਰੀ ਸ਼ੇਹ੍ਜ਼ਾਦੀ ਟੀ ਸੱਸੀ ਨੇ ਵੇਖ੍ਯਾ ਓਡੀ ਪਾਲਕ ਪਾਯੋ ਕੋਲੋਂ ਖਲੋਤਾ ਨਹੀ ਸੀ ਜਾ ਰਯ ਜਾਨਨੀ ਮਾਂ ਡਿਯਨ ਬਾਹਾਂ ਤੀਲਿਯਾਂ ਹੋਂਦੀ ਹੀ ਸੱਸੀ ਨੇ ਜਾ ਕੇ ਧੋਭੀ ਨੂ ਬਾ ਵਿਚ ਲੇ ਲਾਯਾ ਤੇ ਰਾਜੇ ਕੋਲੋਂ ਪਾਯੋ ਮੰਗ੍ਯ ਕੇ ਊ ਓਦ੍ਯਾ ਧੋਭੀ ਪਾਯੋ ਨੂ ਚੰਗੀ ਤਰਹ ਬਿਠਾਵੇ ਧੋਭੀ ਦੇ ਕੋਲ ਰਾਜਾ ਤੇ ਰਾਨੀ ਵੀ ਬੇਹ ਗਾਯ ਤੇ ਰਾਜੇ ਨੇ ਆਪਣੀ ਹਿਕ ਊਟੀ ਹੇਠ ਮਾਰ ਕੇ ਆਪਣੀ ਸ਼ਿਰ੍ਮਿਨ੍ਦਗੀ ਦੀ ਕਹਾਨੀ ਸੁਨਾਈ। ਅਠਾਰਾਂ ਵਰੇ ਹੂਏ ਸਾਡੇ ਘਰ ਇਸ ਬੱਚੀ ਆਉਣਾ ਸੀ ਅਸੀਂ ਜੋਤਸ਼ੀ ਬੁਲਾਏ ਓਹਨਾਂ ਸਾਡੀ ਇਹ ਸੋਹਨੀ ਤਕਦੀਰ ਨੂ

ਪੰਜ ਹਜ਼ਾਰ ਮੋਹਰਾਂ ਮੈਂ ਏਡੀ ਸੰਦੂਕ ਵਿਚ ਪੈਯਾਂ ਏਡੀ ਮਾਨ ਓਦੋਂ ਬਾਅਦ ਕਦੇ ਹੱਸੀ ਨਹੀ ਤੇ ਕੋਈ ਜੀ ਏਸੀ ਕਰ ਕੇ ਸਾਡੇ ਗਹਰ ਯਾ ਨਾਈ ਅਸੀਂ ਬਾਨੀ ਬਚੀ ਖਾਤਾ ਦਿਤੀ ਸੱਸੀ ਟੀ ਤੇਰੀ ਸੰਨੀ ਅਸੀਂ ਕੁਜ ਦੀਨ ਜੋਗੇ ਨਹੀ ਤੇ ਚੰਗਾ ਮੇਹਬੂਬ ਜੇ ਸੱਸੀ ਸਾਨੂ ਮੋਰ ਦੇਵੇਨ ਸਾਡੀ ਕੁਲ ਕਾਇਮ ਰਹ ਜਾਵੇ ਗੀ ਤੇ ਅਸੀਂ ਏਡੀ ਦੀਨ ਕਦੀ ਮੋਰ ਨਹੀ ਸਕਣ ਗੇ ਮੇਹਬੂਬ ਨੇ ਦਿਲ ਨੂ ਜੋ ਕੁਜ ਉਠਦਾ ਊ ਦਿਲ ਊਟੀ ਹੇਠ ਰਖ ਲੇੰਦਾ ਪਰ ਸੱਸੀ ਨੇ ਓੜੀ ਮੁਸ਼ਕਿਲ ਸੁਹਾਰੀ ਕਰ ਦਿਤੀ ਪਰ ਮੇਰੀ ਰਾਜੇ ਆਯ ਫੈਸਲਾ ਤੁਵਾਡੇ ਧੋਬੀ ਤੋਂ ਨਹੀ ਹੋਣਾ ਸੱਸੀ ਨੇ ਅਪਨੇ ਪਾਲਕ ਪਾਯੋ ਨੂ ਹੋਸਲਾ ਦੇਨ੍ਦ੍ਯਾਂ ਅਖ੍ਯਾ ਏਡੀ ਛੁਟ

ਰਾਨੀ ਤਾਂ ਊ ਜਾਨ ਬਚੀ ਸਾਡੀ ਤਾਕ਼ਦੀਰ ਬਕਸ਼ ਲੈ ਆਪਣਾ ਸੰਭ ਲੇ ਮੇਨੂ ਨਾਚੀਜ਼ ਨੂ ਵੀ ਆਯ ਚੀਜ਼ ਬਣਾ ਦੇ ਸੱਸੀ ਨੇ ਜਾਨਨੀ ਮਾਨ ਦੇ ਜੂਰੀ ਹੇਠ ਅਪਨੇ ਹਥਾਂ ਵਿਚ ਕੁਟ ਕੇ ਆਖੇ ਕੇ ਮੇਰਾ ਫੈਸਲਾ ਰਾਨੀ ਮਾਨ ਸੰਦੂਕ ਦੇ ਨਾਲ ਰੋਰਾਂ ਦੇ ਤਾਵਾਡੇ ਫੈਸਲੇ ਨਾਲੋਂ ਕਤ ਓਖਾ ਨਹੀ ਪਾਲਕ ਮਾਨ ਪਾਯੋ ਨਾਲ ਬੇਹ ਵਿਚਾਰ ਕੇ ਕਲ ਤਕ ਮੈਂ ਆਪ ਨੂ ਦਸ ਸਕਣ ਗੀ ਏਸ ਵੇਲੇ ਤੁਸੀਂ ਈਯ ਮੇਹਰਬਾਨੀ ਕਰੋ ਕੇ ਮੇਰੇ ਪਾਯੋ ਨੂ ਕਿਸੇ ਸਵਾਰੀ ਊਟੀ ਸਾਡੇ ਗਹਰ ਪੋਹ੍ਨ੍ਚਾ ਦਯੋ ਦੋਜਾ ਸਾਰਾ ਦਿਨ ਰਾਜਾ ਤੇ ਰਾਨੀ ਸੱਸੀ ਦੇ ਘਰੋਂ ਓਹਦੀ ਖਬਰ ਉਡੀਕਦੇ ਰਹੀ ਸਾਂਝ ਵੇਲੇ ਏਇਕ ਇਕ ਧੋਬੀ ਸੱਸੀ ਦੀ ਚਿਠੀ ਲੇ ਕੇ ਆਯਾ

ਮੇਰੇ ਅਖੀਰ ਨਾਲ ਮੇਰੇ ਕੰਨਾ ਦੇ ਵਿਚ ਓਹਨਾਂ ਦੇ ਏਥ੍ਰੋ ਮੇਰਿਯਨ ਅਖਿਯ੍ਤਾਂ ਵਿਚ ਰਾਰਾਕ੍ਡੀ ਰਹੀ ਪਰ ਆਯ ਕੁਜ ਪਾਲ ਤੇ ਘਰਿਯਾਂ ਸਨ ਦੋਜਯ ਪਾਸੇ ਤਾਹ੍ਰਾਨਾ ਸਾਲਾਂ ਦੇ ਪਯਾਰਾਂ ਤੇ ਲਾਡਾਂ ਖਿਦ੍ਮਾਤਾਂ ਤੇ ਕ਼ੁਰ੍ਬਾਨਿਯਾਂ ਨੇ ਮੇਰੇ ਦਵਾਲੇ ਝੁਰਮਟ ਪਾ ਲਾਯਾ ਊ ਲਾਕੇਰ ਹੋਣੇ ਕਲੰਕ ਨੂ ਚਾਨ ਦਾ ਉਤਰ ਸਮਝ ਕੇ ਓਹਨਾਂ ਨੇ ਮੇਨੂ ਪਾਲਿਯਾ ਓਹਨਾਂ ਦਾ ਹਕ਼ ਮੈਂ ਓਹਨਾਂ ਦੇ ਗਹਰ ਰੇਹ੍ਨ੍ਦਾਯਾਂ ਵੀ ਨਹੀ ਦੇ ਸਕਣ ਗੀ ਤੇ ਓਹਨਾਂ ਦੇ ਘਰੋਂ ਚਲੇ ਜਾਣਾ ਊ ਮੈਂ ਜਾਨਨੀ ਮਾਨ ਦੇ ਤਾਰ੍ਲ੍ਯਾਂ ਦੇ ਰੂ ਬਰੋ ਵੀ ਸੋਚ ਨਹੀ ਸਕਦੀ ਕਲ ਤੁਸਾਂ ਮੇਰੇ ਕੋਲੋਂ ਮਾਫ਼ੀ ਮੰਗ ਸੀ ਆਜ ਮੈਂ ਤੁਹਾਡੇ ਕੋਲੋਂ ਮੰਗਦੀ ਹਾਂ ਪਰ ਜਦੋਂ ਸੱਦੋ ਗੇ ਮੈਂ ਮਿਲਣ ਆਯਾ ਕਰਨ ਗੀ ਤਵਾਦੀ ਸੱਸੀ ਰਾਜੇ ਨੇ ਰਾਨੀ ਨੂ ਸਮਝਾ ਦਿਤਾ ਕੇ ਸੱਸੀ ਦੇ ਅਹੋਰ ਫੈਸਲੇ ਨੂ ਬਾਦਲਾਂ ਦੀ ਕੋਸ਼ਿਸ਼ ਨਿਰ੍ਬੋਉਰ ਹੋਵੇ ਗੀ ਅਸਾਂ ਆਪਣੀ ਤਾਕ਼ਦੀਰ ਰੋਢ਼ ਸੁਤੀ ਹਨ ਸੱਸੀ ਦੀ ਖੁਸ਼ੀ ਤੇ ਸਦਾ ਸੁਖ ਏਸੇ ਸਿਯਾਨਾਖ ਵਿਚ ਹੈ ਕੇ ਅਸੀਂ ਸੱਸੀ ਨੂ ਓਦਾ ਤੰਤਰ ਹੋ ਕੇ ਜੀਵੋ ਲੈਣ ਦਿਯੇ ਆਯ ਸਦਾ ਭੇਦ ਸੰਬਹੀ ਰਾਖੇ ਸੱਸੀ ਦੀ ਸ੍ਵਾਨ੍ਤਾਰਤਾ ਵਧ ਗਈ ਧੋਭੀ ਤੇ ਧੋਬਨ ਨੇ ਸੁਖ ਦਾ ਸਾਹ ਲਾਯਾ ਕਿੰਨੀ ਕਿੰਨੀ ਵਾਰੀ ਦਿਨ ਵਿਚ ਮਾਨ ਸੱਸੀ ਨੂ ਜਾਫਿਯਾਂ ਪਾਉਂਦੀ ਤੇ ਯਕੀਨ ਕਰਨ ਲੈ ਕੇ ਸੱਸੀ ਓਸੇ ਦੀ ਹੀ ਟੀ ਸੀ ਰਾਜਾ ਵੀ ਓਹਨੁ ਓਦੇ ਕੋਲੋਂ ਖੋ ਨਹੀ ਸਕਯ ਸੱਸੀ ਦੇ ਹੁਸਨ ਡਿਯਨ ਕਹਾਨਿਯਾਂ ਦੇਸ਼ ਪਰਦੇਸ਼ ਕਿਤਿਯਾਂ ਜਾਂ ਲਾਗ ਪੈਯਾਂ ਸੂਰਤ ਤੇ ਸੀਰਤ ਦਾ ਹੁਸਨ ਨਕਸ਼ਾਂ ਤੇ ਨੈਨਾ ਦਾ ਹੁਸ੍ਸਾਂ ਰਫਤਾਰ ਤੇ ਗੁਫਤਾਰ ਦਾ ਹੁਸ੍ਸਾਂ ਹੋਸਲੇ ਤੇ ਆਜ਼ਾਦੀ ਦਾ ਮੁਕਾਮਾਲ ਹੁਸਨ ਜਦੋਂ ਕਿਸੇ ਏਇਕ ਊਟੀ ਵੀ ਅਵੇ ਓਦੇ ਸਾਰੇ ਰੂਪਾਂ ਊਟੀ ਬਾਹਰ ਅਜੰਦੀ ਹੈ ਸਾਰਾ ਸ਼ੇਹਰ ਅਸੀਰ ਹੋ ਜਾਂਦਾ ਹੈ ਹਰ ਕਿਸੇ ਦੇ ਮੁਹ ਵਿਚ ਅਨੋਖੇ ਹੁਸਨ ਡਿਯਨ ਗੱਲਾਂ ਹੁੰਦਿਯਾਂ ਹਨ ਰੇਸ਼ਮੀ ਜੁਲਫਾਂ ਦੇ ਅਮ੍ਬ੍ਰਾਂ ਵਿਚੋ ਉਮ੍ੜਤਾ ਚਾਨ ਮੇਹਬੂਬ ਧੋਭੀ ਦੀ ਘਾਟ ਹੁਸਨ ਪਾਰਾਸ੍ਤਾਨ ਦਾ ਕਾਬਾ ਬਣ ਗਈ ਕਚ ਮਕਰਾਨ ਤੋਂ ਏਇਕ ਵਾਰੀ ਸੋਦਾਗਰ ਆਯ ਸੁਹਾਨ ਸੱਸੀ ਦੇ ਹੁਸ੍ਸਾਂ ਡਿਯਨ ਓਹਨਾਂ ਵੀ ਸੁਨਿਯਾਂ ਸਨ ਕ੍ਯੂ ਕੇ ਓਹਨਾਂ ਦਾ ਆਪਣਾ ਸ਼ੇਹ੍ਜ਼ਾਦਾ ਵੀ ਰਸਦ ਪੋਰੀ ਸ਼ੋਹਰਤ ਰਖਦਾ ਸੀ ਤੇ ਓਹਦੇ ਛੋਟੇ ਦੋਵਾਂ ਭਰਾਵਾਂ ਨੇ ਵਿਯਾਹ ਕਰ ਲੇ ਸਨ

ਜਿਸਦੀ ਊ ਸ਼ੇਹ੍ਜ਼ਾਡੇ ਦਾ ਦੋਸਤ ਸੀ ਓੜੀ ਓਹਨੇ ਜਦੋਂ ਵੇਖ੍ਯਾ ਤਾਂ ਓਹਦਾ ਨਾਮ ਸੱਸੀ ਹਮਾ ਤਾਂ ਸੁਨ੍ਯ ਤੇ ਆਪ ਮੁਹਾਰੇ ਏਡੇ ਮੂਹੋਂ ਨਿਕਲਾ ਗਯਾ ਬਿਸ੍ਮਿਲ੍ਲਾਹ ਨਾਵਾ ਚਾਨ ਤਾਂ ਸਾਡੇ ਪੋਰੀ ਚਾਨ ਪੁੰਨੁ ਦਾ ਹੀ ਜੋਰ ਹੈ ਛੇਤੀ ਛੇਤੀ ਕਾਮ ਮੁਕਾ ਕੇ ਯਦਿ ਊ ਕਚ ਮਕਰਾਨ ਮੁਰਯ ਤੇ ਓਹਨੇ ਸ਼ੇਹ੍ਜ਼ਾਡੇ ਪੁੰਨੁ ਨਾਲ ਸੱਸੀ ਡਿਯਨ ਗੱਲਾਂ ਕਿਤਿਯਾਂ ਸੁਨ ਸੁਨ ਕੇ ਪੁੰਨੁ ਦੀ ਰਾਗ ਰਾਗ ਵਿਚ ਕੋਈ ਹਨੇਰੀ ਮਚੀ ਪੁੰਨੁ ਏਹੋ ਜੈ ਕਿਸੇ ਸੂਰਤ ਦਾ ਜਾਚਕ ਸੀ ਜੇਰੀ ਓਹਨੁ ਓਹ੍ਦਿਯਾਂ ਵੰਗਾਂ ਨਾਲੋ ਖੋਲ ਕੇ ਦਿੱਲੀ ਮੈਨੇ ਦੀ ਪੀਣਗੇ ਚਢ਼ਾ ਕੇ ਏਇਕ ਵਾਰੀ ਅਸਮਾਨ ਸਜਾ ਦਾਵੇ ਬਾਰੀ ਤਰਕ ਤੇ ਬਾਰੀ ਸੂਰਤ ਵਾਲਾ ਪੁੰਨੁ ਬੰਦਾ ਸੀ ਪਰਵਾਨ ਨਾਲ ਆਖਾਂ ਦਾ ਰਾਸ੍ਯਾ ਹੋੰਦ੍ਯਾਂ ਹੋਯਾ ਵੀ ਊ ਅਪਨੇ ਪ੍ਰਵਾਨ ਵਾਂਗ ਕਿਸ਼੍ਤਿਯਾਂ ਪਿਛੇ ਬੇਕ਼ਰਾਰ ਨਹੀ ਸੀ ਪਾਉਂਦਾ ਓਦਿਯਾਂ ਹੁਸਨ ਤੇ ਈਯਾਨ ਆਖਾਂ ਵਿਚ ਕਈ ਸੁਰਤਾਂ ਠੰਡ ਵੀ ਤਾਰ੍ਦਿਯਾਂ ਸਨ ਪਰ ਓਡੀ ਦਿਲ ਦੀ ਤਖ਼ਤ ਤੇ ਨਹੀ ਸੀ

ਸੁਰੰਦੀ ਵਤਨ ਪਾਯ੍ਤਾਰਾ ਸੀ ਓਹਦੇ ਦੇਸ਼ ਦੇ ਪਹਰ ਖੁਸ਼ਬੂ ਦਰ ਬੋਤਿਯਾਂ ਨਾਲ ਲੇਹ੍ਕਾਯ ਹੋਆਯ ਸਨ ਕਚ ਮਕਰਾਨ ਦਾ ਵਿਹਾਰ ਸੀ ਕਾਲੀ ਡਾਚੀ ਊਟੀ ਚਾਢ਼ ਕੇ ਖੁਸ੍ਬੋਇਯਾਨ ਦਾ ਸੋਦਾਗਰ ਬਰੋ ਥਲ ਤਾਰ ਪੈਂਦਾ ਕਨ੍ਦੌਰ ਸ਼ੇਹਰ ਵਿਚ ਆ ਪੋਹ੍ਨ੍ਚਾ ਸੰਗ੍ਨਾਯ ਦਰਖਤਾਂ ਦੇ ਝੁੰਡਾਂ ਹੇਠਾਂ ਚੰਬੇ ਅਤ੍ਰਕ ਲੀਲਾ ਤੇ ਕਿਨ੍ਡੇ ਕਾਸ੍ਤੂਰਿਯਾਂ ਦੀ ਹਟ ਪੁੰਨੁ ਨੇ ਸਜਾ ਲੈ ਪੁੰਨੁ ਆਪ ਦੀ ਏਇਕ ਲੇਹ੍ਕਦੀ ਚਾਬੀ ਸੀ ਚਿੱਟੀ ਊਂ ਦੇ ਕਲੀਨ ਊਟੀ ਬੈਠਾ ਚੋੜੀ ਹਿਕ ਬਹਾਦੁਰ ਹੋਤੀ ਸਾਹੁ ਨੈਣ ਪਯਾਰ ਦਿਲ ਚਾਕਦਾ ਮਾਥਾ ਕੁਜ ਜਵਾਨ ਲਾਹੋ ਤੇ ਅਨ੍ਥਾਕਿਯਾਂ ਕਾਮਨਾਵਾਂ ਵਿਚੋਂ ਹਜ਼ਾਰਾਂ ਸੋੰਦਿਯਾਂ ਉਠ੍ਦਿਯਾਂ ਸਨ ਓਡੀ ਅਤਰ ਤੇ ਫੁਲਾਂ ਨਾਲੋ ਵੀ ਬੋਹ੍ਤੀ ਓੜੀ ਹਕ ਊਟੀ ਕੋਮਲ ਜੇਯ ਮੰਡਲ ਦੀ ਸ਼ੋਭਾ ਸਾਰੇ ਸ਼ੇਹਰ ਵਿਚ ਖਿਲਾਰ ਗਈ ਕਿਸੇ ਕਿਸੇ ਵੀਲਾਯ ਓੜੀ ਹਕ਼ ਊਟੀ ਸਵਾਨਿਯਾਂ ਦੇ ਧੀਰ ਲਾਗੇ ਦਸਤੀ ਹਰ ਮੁਟਯਾਰ ਨੂ ਊ ਰਾਨੀ ਆਖ ਕੇ ਬੁਲਾਉਂਦਾ ਤੇ ਬਾਂਕਾ ਜੇਯ ਅਤਰ ਪਾਉਂਦਾ ਜਦੋਂ ਊ ਓਨ੍ਡੇ ਕੂਲੇ ਛੱਤ ਦੇ ਛਤਰ ਉਤੇ ਊਟੀ ਬਣਾਉਂਦਾ ਤਾਂ ਸ਼ਰਮਾਕਲ ਆਖਾਂ ਦੀ ਚਾਰ ਦਿਨ ਹੋ ਅਧਿਯੋੰ ਬੋਹ੍ਤਾਂ ਮਾਲ ਵਿਕ ਗਯਾ ਅਧਿਯੋੰ ਬੋਹ੍ਤਾਂ ਸ਼ੇਹਰ ਓਹ੍ਦਿਯਾਂ ਆਖਾਂ ਅਗੋਂ ਲਾੰਗ ਗਯਾ ਪਰ ਊ ਸੂਰਤ ਹਾਜੀ ਨਜ਼ਰ ਈ ਨਾ ਆਈ ਜਿਨੋਂ ਦੇਖ੍ਦਿਯਾਂ ਲੋਕਾਂ ਡਿਯਨ ਚੀਜ਼ਾਂ ਸਬ ਦੇ ਰਾਹ ਖੋਲਦੇ ਜਾਂਦੇ ਨੇ ਤੇ ਸਾਰਾ ਜਾਗ ਪਯਾਰਾ ਪਯਾਰਾ ਲਗਨ ਪੈਂਦਾ ਆਯ ਸੱਸੀ ਤਕ ਪੋਹੰਚ ਚੁਕੀ ਸੀ ਪਰ ਜੀ ਕਰ ਕਿਸੇ ਪਯਾਰ ਕੋਲ ਲੈ ਊ ਆਪਣਾ ਹੁਸਨ ਤਾਰਨ ਲਗਦੀ ਸੀ ਊ ਕਈ ਕਈ ਵਾਰੀ ਦਿਨ ਵਿਚ ਆਪਣਾ ਮੁਹ ਆਰਸੀ ਵਿਚ ਵੇਖਦੀ

ਆਪਣੀ ਸੱਸੀ ਦੇ ਹੁਸਨ ਦਾ ਓਹਨਾਂ ਨੂ ਮਾਨ ਸੀ ਕਈ ਵਾਰੀ ਆਪ ਓਹਦੀ ਆਬਾ ਵੇਖਣ ਲੈ ਊ ਸੱਸੀ ਦੇ ਕਾਨੀ ਝੁਮਕੇ ਜੁਲਫਾਂ ਦਾ ਚਾਨ ਮਾਥੇ ਊਟੀ ਟਿੱਕਾ ਸ਼ਿਨ੍ਨ੍ਗਾਰ੍ਦਿਯਾਂ ਹੁੰਦਿਯਾਂ ਸਨ ਆਜ ਓਹਨਾਂ ਨੀ ਦੇਖ ਤੇ ਹੁਸਨ ਦਾ ਏਇਕ ਪਰਦੇਸੀ ਦੇ ਹੁਸਨ ਨਾਲ ਟਕਰਾ ਸੀ ਹਨੀ ਕਿਸੇ ਤੇ ਦਿਲ ਆਯਾ ਓਵੇਂ ਊ ਸੱਸੀ ਨੂ ਮਾਤ੍ਕਾਨਾ ਚਾਹ੍ਯਾ ਅਗ੍ਯੋੰ ਕਦੇ ਕੁਜ ਨਹੀ ਸੀ ਆਂਡਿ ਜੋ ਚੌਨ੍ਦਿਯਾਂ ਸੈਯਾਂ ਕਰ ਲੈਨ੍ਦੀਯਾਂ ਪਰ ਆਜ ਊ ਬੋਹਤ ਈ ਸ਼ੰਗਾਰ ਤੋਂ ਨਾ ਨਾ ਕਰਦੀ ਨਾਈ ਗੇਹ੍ਨਾਯ ਪੌਨੇ

ਮੇਰਾ ਚਾਰਜ਼ ਮੁੱਕ ਗਿਆ ਸੀ ਹੋਰ

Recharge ਨੀ ਮੁੱਕਣਾ ਤੇਰਾ ਹਮ

ਠੀਕ ਹੈ ਠੀਕ ਹੈ ਬਸ ਤੁਸੀਂ ਸੁਣਾਓ।

ਕੁਛ ਨੀ ਵਧੀਆ ਵਿਹਲੇ।

ਨੀਂਦ ਆਉਂਦੀ ਮੈਨੂੰ ਬੜੀ ਚਾਹ ਪੀਣ ਕਰਨਡਿਆ

ਨਾ

ਕੁਛ ਨੀ ਕਰਨਾ ਕੀ ਉੰਞ ਨੀ। ਓਦਾਂ ਹੀ।

ਠੀਕ ਹੈ ਠੀਕ ਹੈ ਤੁਸੀਂ ਸੁਣਾਓ। ਮੈਂ ਵੀ ਠੀਕ ਠਾਕ ਹਾਂ ਜੀ ਵਧੀਆ। ਹੋਰ ਦਾ ਆਇਆ phone ਫ਼ਾਨ ਦੂਜੀ ਦਾ ਆਇਆ ਨਿੱਕੀ ਦਾ

ਚੋਰੀ ਹੋ ਗਿਆ, ਲੱਭਾ ਨੀ?

ਚੋਰ ਘਰੇ ਪੈ ਜਾਂਦੇ ਹੁੰਦੇ ਹੈ। ਘਰੋਂ ਹੀ ਚੁੱਕਿਆ ਗਿਆ?

ਪਤਾ ਲੱਗਾ ਵਾ ਉਹਨਾਂ ਦੇ ਘਰੇ ਕਿਸੇ ਨੇ ਮੁੰਡੇ ਨੇ ਚੁੱਕ ਕੇ ਤੇ ਵੇਚ ਤਾ ਵਾ। ਆਹੋ ਹੋਰ Phone ਲਾਈਦਾ ਤੇ ਬੰਦ ਆਉਂਦਾ phone ਲਾਈਦਾ ਤੇ ਬੰਦ ਆਉਂਦਾ ਹੁਣ।

ਹਾਂ ਫਿਰ ਹੀ ਆ ਨਾ ਤੇ ਉਹਦੇ ਵਿੱਚ ਬੇਚਾਰੀ ਦੇ ਕਈ number ਕਈ ਥਾਵਾਂ ਤੇ ਕਈ ਗੱਲਾਂ ਹੁੰਦੀਆਂ ਉਹਦੇ ਚ ਆਹੋ ਉਹਦੇ ਵਿੱਚ ਬੜਾ ਕੁੱਝ ਸੀਗਾ ਫੋਟੋਆਂ ਬੜੀਆਂ ਸੀ ਉਹ ਚ ਕੁੜੀਆਂ ਦੀਆਂ, ਉਹਦੀਆਂ ਅਜੇ ਦੀਆਂ, ਕੇਸੂ ਹੋਣਾਂ ਦੀਆਂ। ਨਹੀਂ ਜਿਹਨੇ ਜਿਹਨੇ ਚੁੱਕਿਆ ਉਹਨੂੰ ਆਖਣਾ ਵੀ ਚੱਲ ਸਾਨੂੰ ਨਾ ਦੇ ਤੇ ਸਾਨੂੰ ਸਿਮ ਲਿਆ ਦੇ। ਨਹੀਂ ਸਿਮ ਉਹਨੇ ਕਿੱਥੋਂ ਦੇਣੀ ਸੀ ਉਹ ਦੱਸਦਾ ਨੀ ਸੀ ਮੈਂ ਫੜਿਆ ਕਹਿੰਦਾ ਮੈਂ ਕਿਹੜਾ ਫੜਿਆ। ਨਹੀਂ ਸਿਮ ਲਿਆ ਕੇ ਚੱਲ ਅੰਦਰ ਕਿਤੇ ਰੱਖ ਰੁੱਖ ਦੇਵੇ ਤੇ ਚੱਲ ਬੰਦਾ ਹੱਥ ਮਾਰੇ ਤੇ ਲੱਭ ਪਵੇ।

ਹਾਂ ਮੰਜਿਆਂ ਤੇ ਸੁੱਟ ਦਿੰਦਾ ਤੇ। ਹੋਰ ਉਹਦਾ ਇੱਕ ਇੰਨਾ ਚੰਗਾ ਜਿਹੜਾ ਕਿ ਹਿਸਾਬ ਨੀ।

ਉਹਨੂੰ ਬੜਾ ਫ਼ਿਕਰ ਹੁੰਦਾ ਵੀ ਭਾਬੀ ਬੇਚਾਰੀ ਨੇ phone ਕਰਨਾ ਤਰਲੇ ਲੈਂਦੀ ਆ ਉਹਦੇ ਭਰਾ ਦਾ ਆਉਂਦਾ, ਉਹਦੀਆਂ ਭੈਣਾਂ ਦਾ, ਉਹਦੀ ਭੈਣ ਦਾ ਆਉਂਦਾ, ਉਹਦੀ ਮਾਂ ਦਾ ਆਉਂਦਾ। ਹਾਂ ਉਹਨੂੰ ਉਹ ਬੇਚਾਰਾ ਉਹਦਾ ਦਿਲ ਚੰਗਾ ਉਹ ਬੇਚਾਰਾ।

ਬੜਾ ਨਿਆਣਿਆਂ ਦੀ ਕਿਤੇ ਹਜ਼ਾਰ ਹਜ਼ਾਰ ਦਾ ਖਾਣ ਨੂੰ ਸਮਾਨ ਲਿਆਉਣਾ ਉਹਨੇ। ਲਿਆ ਲਿਆ ਕੇ ਦੇਣੀਆਂ ਜੇ ਮਾੜੀ ਚੀਜ਼ ਲਿਆਇਆ ਤੇ ਫਿਰ ਕੋਮਲ ਨੂੰ ਵੀ ਉਹਨੇ ਨਾਲ ਹੀ ਲਿਆ ਕੇ ਦੇਣੀ ਜੇ ਨਾਲ ਹੀ ਸੂਟ ਲਿਆ ਫਿਰ ਕੋਮਲ ਨੂੰ ਵੀ ਨਾਲ ਹੀ ਜੇ ਜੁਤੀ ਲਿਆ ਫਿਰ ਉਹਨੂੰ ਵੀ ਨਾਲ ਹੀ, ਕੁੜੀਆਂ ਉਹਦੀਆਂ ਵੀ ਨਾਲ ਹੀ। ਹਾਂ ਤੇ ਹੋਰ ਇਸ ਤਰ੍ਹਾਂ ਹੀ ਆ ਫਿਰ।

ਪਰ ਸਾਡੀ ਕੋਮਲ ਨੇ ਕਦੇ ਨੀ ਉਹਨੂੰ ਕਿਹਾ ਵੀ ਚਾਹੇ ਮੈਨੂੰ ਕੋਈ ਮਤਲਬ ਕਿ ਕੋਈ ਚੀਜ਼ ਉਹਦੇ ਮੰਗਵਾਈ ਤੇ ਉਹਨੇ ਮੈਨੂੰ ਆਹ ਚੀਜ਼ ਲਿਆ ਕੇ ਦੇ, ਨਾ ਉਹਨੇ ਆਪਣੇ ਆਪ ਹੀ ਚੀਜ਼ ਲੈ

ਉਹਨੇ ਕਦੇ ਨੀ ਕਿਹਾ ਵੀ ਚਾਹੇ ਲਖਵਿੰਦਰ ਮੈਨੂੰ ਆਹ ਲੈ ਕੇ ਆਈ ਆਪ ਉਹਨੇ ਕਦੇ ਨੀ ਕਿਹਾ ਉਹ ਕਹਿੰਦੀ ਮੈਂ ਕਿਉਂ ਮੰਗਾ ਮੇਰਾ ਬੰਦਾ ਮੇਰਾ ਘਰ ਵਾਲਾ ਹੈਗਾ ਜਦੋ ਤੇ ਮੈਨੂੰ ਕੀ ਲੋੜ ਆ ਉਹਨਾਂ ਘੜੀ

ਸਮਝਦਾਰ ਵਾ ਨਾ ਉਹ।

ਉਹ ਤੇ ਸਮਝਦਾਰ ਵਾ ਨਾ ਬੜਾ ਕੁਛ ਸੋਚਦਾ ਸੀ ਹਮ ਹੋਰ

ਧੀ ਪੁੱਤ ਵੀ ਉਹ ਚੰਗਾ ਲੱਗਦਾ ਵਾ ਜਿਹੜਾ ਕਰੇ। ਹਾਂਜੀ ਹਾਂਜੀ। ਹੁਣ ਉਹ ਜਿਹੜਾ ਚੋਰੀਆਂ ਕਰਦਾ ਉਹ ਚੰਗਾ ਥੋੜ੍ਹਾ ਲੱਗਦਾ।

ਉਹਨੂੰ ਤੇ ਰੋਟੀ ਦੇਣੀ ਵੀ ਮਾਨ ਵੱਡੇ ਨੂੰ ਤੇ ਰੋਟੀ ਨੀ ਦੇਣੀ ਚਾਹੀਦੀ, ਜਿਹੜਾ ਇਸ ਤਰ੍ਹਾਂ ਕਰਦਾ

ਹਾਂਜੀ ਹਾਂਜੀ ਸੁਣ ਡਈ ਹਾਂ ਬੋਲੋ।

ਹਾਂ ਠੀਕ ਹੈ ਰੋਟੀ ਕੀ ਉਹਦਾ ਪਿਓ ਕਹਿੰਦਾ ਸੀ ਧੱਕੇ ਮਾਰ ਕੇ ਤਾਂ ਬਾਹਰ ਕੱਢੋ।

ਤੇ ਉਹਨੂੰ ਇਹ ਮੋਬਾਇਲ ਚੁੱਕ ਕੇ ਲੈ ਗਿਆ ਭਲਕ ਉਹ ਸ਼ਾਇਦ ਤਜੋਰੀ ਕੱਢ ਲਿਆਵੇ ਭਾਰੀ ਤਿੰਨ ਮੋਬਾਇਲ ਲੈ ਗਿਆ ਉਹਨਾਂ ਦੇ। ਉਦੋਂ ਉਹਨੂੰ ਲਾਉਂਦੇ

ਉਦੋਂ ਲਾਉਂਦੇ ਤੇ ਉਦੋਂ ਹੀ ਹਟ ਜਾਂਦਾ

ਜਦੋਂ ਇੱਕ ਤੋਂ ਪੁੱਤ ਪੁੱਤ ਕਰੀ ਹਟ ਜਾਂਦੇ ਆ। ਮਾਂ ਨੇ ਚੜਾਇਆ ਨਾ ਮਾਂ ਨੇ ਚੜ੍ਹਾਇਆ ਤੇ ਹੁਣ ਕਿੰਨੇ ਮੋਬਾਇਲ ਵੇਚੇ ਆ ਤੇ ਕਿੰਨੇ ਦੇ ਵੇਚੇ ਫ਼ਾਇਦਾ ਹੋਇਆ ਕੁੱਝ

ਘਰੋਂ ਨੁਕਸਾਨ

ਹਾਂ ਨੁਕਸਾਨ ਕਰਨਡਿਆ ਘਰੋਂ ਅੱਜ ਤੇ ਚਲੋ ਇਹ ਥੋੜ੍ਹੀਆਂ ਥੋੜ੍ਹੀ ਚੀਜ਼ਾਂ ਨੂੰ ਪੈਂਦਾ ਤੇ ਭਲਕੇ ਭਾਂਡੇ ਚੁੱਕਣ

ਸਾਰਾ ਕੁਛ ਹੀ ਚੁੱਕੇਗਾ ਮੈਂ ਕਿਹਾ ਸਾਰਾ ਕੁਛ ਚੁੱਕੇਗਾ। ਆਹੋ ਫਿਰ ਹੌਲੀ ਹੌੌਲੀ ਸਭ ਕੁਛ ਕੱਢ ਕੇ ਲੈ ਜਾਊਗਾ ਤੇ ਫਿਰ ਮਾਂ ਕੀ ਕਰੂਗੀ। ਆਹੋ ਸਿਆਣਿਆਂ ਨੇ ਗੱਲ ਬਣਾਈ ਨਾ ਵੀ ਲੂੰਬੜੀ ਤੇ ਸਵਾਲ

ਇੰਨੇ ਚੁੱਕੀ ਜਾਂਦਾ ਤੇ ਭਲਕੇ ਵੱਡਿਆਂ ਨੂੰ ਪਊਗਾ।